ਜੇ museum ਹੁੰਦਾ ਤਾਂ ਆਪਣਾ ਪੰਜਾਬ ਦਾ ਕਿੰਨਾ ਦੀ ਵਿਰਾਇਤ ਹੈ ਕਿੰਨਾ ਵੱਡਾ ਇਤਿਹਾਸ ਹੈ ਕਿੰਨਾ ਤੇ ਅਹ ਕਿੰਨੇ ਸੋਹਣੇ ਸੋਹਣੇ ਚੀਜ਼ਾਂ ਹੈ ਜਿਹੜੀ ਤੁਸੀਂ ਰੱਖ ਸਕਦੇ museum ਹਾਂ ਇੰਨੇ ਸੈਲਾਨੀ ਆਉਂਦੇ ਹੈ ਬਾਹਰੋਂ ਵਿਦੇਸ਼ ਤੋਂ ਵੀ ਉਹ ਵੀ ਦੇਖ ਸਕਣ ਕਿ ਵੀ ਇੱਥੇ ਕਿੰਨਾ ਕੁਛ ਹੈਗਾ। ਪਰ ਅਗਰ ਕਿਸੇ ਜੇ ਕੋਈ ਜਗ੍ਹਾ ਬਣੀ ਹੋਏਗੀ ਜਗ੍ਹਾ ਤੇ ਤਾਂ ਚਲੋ ਬੱਚਿਆਂ ਨੂੰ ਆਉਣ ਵਾਲੇ generation ਨੂੰ ਵੀ ਪਤਾ ਲੱਗੇ ਉੱਥੇ ਜਾ ਕੇ,

ਹੁਣ ਜਿਵੇਂ ਅੰਮ੍ਰਿਤਸਰ ਬਣੇ ਹੋਏ ਨੇ ਉੱਥੇ ਕਿੰਨੇ ਬਾਹਰੋਂ ਆਉਂਦੇ ਨੇ ਘੁੰਮਣ ਵਾਸਤੇ ਵੀ ਆਉਂਦੇ ਨੇ, ਜੇ ਹਰ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 ਜਾਣਗੇ ਹਰ ਰੋਜ਼ ਬੱਚਿਆਂ ਨੂੰ ਕਿੱਥੇ ਲੈ ਕੇ ਚਲਾ ਜਾਊਗਾ ਵੀ ਹਾਂ ਚਲੋ ਤੁਹਾਨੂੰ ਉੱਥੇ museum ਹੈਗਾ ਤੁਹਾਨੂੰ ਉੱਥੇ ਲੈ ਜਾਂਦੇ ਹਾਂ

ਆਮ ਤੌਰ ਤੇ ਤਾਂ ਨੀ ਜਾ ਸਕਦਾ ਦੇਖੋ।

ਜਾਣ ਦਾ ਹੈ ਨਾ ਕਿ ਹਰ ਇੱਕ ਸਾਰੇ ਪਰਿਵਾਰ ਤਾਂ ਇੰਨਾ ਕਰ ਵੀ ਨੀ ਸਕਦੇ ਕਿ ਚਲੋ ਬੱਚਿਆਂ ਨੂੰ specially ਆਪਾਂ ਲੈ ਕੇ ਜਾਂਦੇ ਹਾਂ ਘੁੰਮਣ ਵਾਸਤੇ ਜਾਂ ਉਹ ਦਿਖਾਉਣ ਲੈ ਕੇ ਜਾਣਾ ਹੈ museum ਉਹੀ ਹੈ ਨਾ ਵੀ ਇੰਨਾ ਤਾਂ ਨੀ ਕਰ ਸਕਦਾ ਪਰਿਵਾਰ ਆਮ ਪਰਿਵਾਰ ਵੀ ਨੀ ਕਰ ਸਕਦਾ ਇੰਨਾ। ਤੇ ਉਹੀ ਹੈ ਅਸੀਂ ਨੀ ਕਰ ਸਕਦੇ ਆਮ ਤਾਂ ਛੋੜੋ ਜਿਹੜੇ ਆਪਾਂ ਨੌਕਰੀ ਕਰਦੇ ਹਾਂ ਆਪਣੇ ਕੋਲ ਤਾਂ, ਅਵਲ ਤਾਂ ਛੁੱਟੀ ਨੀ ਆਉਂਦੀ ਜੇ ਇੰਨੀ ਦੂਰ ਜਾਣਾ ਤਾਂ ਆਪਾਂ ਨੂੰ ਦੋ ਦਿਨ ਦਾ, ਠੀਕ ਹੈ ਹਾਂ ਤੇ ਛੁੱਟੀ ਦੋ ਦਿਨ ਦੀ ਮਿਲਦੀ ਨੀ ਹੁਣ ਸ਼ਾਮ ਨੂੰ ਅਸੀਂ ਆਉਂਦੇ ਹਾਂ ਆਪਾਂ ਕਿਹੜਾ ਸ਼ਾਮ ਦੇ ਜਾ ਕੇ ਰਾਤ ਨੂੰ ਮੁੜ ਆਉਂਦੇ ਹਾਂ, ਇੱਕ ਨੇੜੇ ਹੋਵੇ ਤਾਂ ਬੰਦਾ ਚਲੋ ਘੰਟੇ ਦੋ ਘੰਟਿਆਂ ਵਾਸਤੇ ਚਲਾ ਵੀ,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 ਹਾਂ ਜਿਹੜੇ ਪਿੱਛੜੇ ਇਲਾਕੇ ਉਹਨਾਂ 'ਚ ਵੀ ਸ਼ਹਿਰਾਂ 'ਚ ਹੀ ਨੀ ਪਿੱਛੜੇ ਇਲਾਕੇ 'ਚ ਹੋਣੇ ਚਾਹੀਦੇ, ਉਸਦੇ ਕਰਕੇ ਕੀ ਹੈ ਲੋਕਾਂ ਦੀ ਜਿਹੜੀ ਦਿਮਾਗੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅਹ ਸਿਹਤ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 ਥੋੜ੍ਹਾ ਜਿਹਾ ਸਮਾਂ ਆਪਣੇ ਲਈ ਕੱਢ ਪਾਉਣ ਜਾਂ ਇਹੋ ਜਿਹੀ ਕਿਸੇ ਚੀਜ਼ ਦੇ ਵਿੱਚ ਲਗਾ ਸਕਣ ਜਿੱਥੇ ਉਹਨਾਂ ਦਾ ਦਿਮਾਗ ਤਰੋ ਤਾਜ਼ਾ ਹੋ ਜਾਏ ਉਹ ਕੰਮ ਨੂੰ ਕਰਕੇ ਤੇ ਦੇਖੋ ਕਿੰਨੀ ਚੀਜ਼ ਤੋਂ ਬਚ ਸਕਦੇ ਆਹ BP ਕਿੰਨੀ ਬਿਮਾਰੀਆਂ ਲੱਗਦੀਆਂ ਹੈ ਇਸੇ ਕਰਕੇ। ਨੂੰ, ਸਾਰਾ ਦਿਨ ਲੋਕ ਕੰਮਾਂ ਕਾਰਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਲੋਕ free ਤਾਂ ਹੁੰਦੇ ਹੀ ਨੀ ਗੇ ਦਿਮਾਗੀ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 ਜਾਂ ਉਹਨਾਂ ਨੂੰ ਕੁਛ ਹੋਵੇ ਜਿਹਦੇ ਵਿੱਚ ਉਹ ਆਪਦਾ ਧਿਆਨ ਲਗਾ ਸਕਣ, ਕੋਈ ਕਿਤਾਬ ਪੜ੍ਹ ਸਕਣ, ਕੋਈ park ਦੇ ਵਿੱਚ ਦਸ ਪੰਦਰਾਂ ਮਿੰਟ ਟਹਿਲ ਕੇ ਆ ਸਕਣ ਸੈਰ ਸਪਾਟਾ ਕਰ ਸਕਣ ਤੇ ਸ਼ਾਇਦ ਉਹਨਾਂ ਦਾ ਮਨ ਜਿਹੜਾ ਦ~ ਦਿਮਾਗ ਦਿਲ ਜਿਹੜਾ ਹੈਗਾ ਤਰੋ ਤਾਜ਼ਾ ਹੋ ਜਾਂਦਾ ਹੈ ਬਿਮਾਰੀਆਂ ਵੀ ਦੂਰ ਹੁੰਦੀਆਂ ਉਹਨਾਂ ਨਾਲ।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

ਚਿੰਤਾ ਵੀ ਖ਼ਤਮ ਹੋ ਜਾਂਦੀ ਥੋੜ੍ਹਾ ਬਿਲਕੁਲ ਵਧੀਆ ਹੋ ਜਾਂਦਾ ਬੰਦੇ ਦਾ ਮਨ ਹਲਕਾ ਹੋ ਜਾਂਦਾ ਹੈ, ਪਰ ਉੱਥੇ ਉਹ ਜਿਹਾ ਕੁਛ ਹੈ ਹੀ ਨਹੀਂ, ਤੇ ਮੈਂ ਤਾਂ ਇਹ ਹੀ ਸੋਚਦੀ ਹਾਂ ਕਿ ਕਾਸ਼ ਇਹੋ ਜਿਹਾ ਸਮਾਂ ਆਏ ਵੀ ਸਰਕਾਰ ਦੇ ਦਿਮਾਗ 'ਚ ਇਹ ਗੱਲ ਆਵੇ ਕਿ ਵੀ 'ਚ ਵੀ ਤਰੱਕੀ ਕਰਨੀ ਹੈ

ਹਾਂ ਚਲੋ ਦੇਖਦੇ ਹਾਂ, ਕੀ ਬਣਦਾ ਆਉਣ ਵਾਲੇ ਸਮੇਂ 'ਚ, ਹੋ ਸਕਦਾ ਤਰੱਕੀ ਹੋ ਜਾਏ ਇਸ ਇਲਾਕੇ ਦੀ ਵੀ। ਹੋਰ ਇਹ ਸਾਰਾ ਤਾਂ ਕੁਛ ਚੱਲਦਾ ਹੀ ਰਹਿਣਾ ਹੈ ਹਨਾ ਇਹ ਤਾਂ ਚੱਲੀ ਜਾਣਾ ਹਾਂਜੀ।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 ਗੱਲ ਹੋ ਜਾਏ ਤਾਂ ਵਧੀਆ ਮਨ ਹਲਕਾ ਹੋ ਜਾਂਦਾ ਗੱਲਾਂ, ਮਨ ਹਲਕਾ ਹੋ ਜਾਂਦਾ ਹੈ ਇਹ ਗੱਲ ਤਾਂ ਹੈਗੀ ਹੈ ਇਸਦੇ ਨਾਲ ਵੀ ਬਹੁਤ ਫ਼ਰਕ ਪੈ ਜਾਂਦਾ ਹੈ। ਵਿਗਿਆਨ ਦੀ ਇਜ਼ਾਦ ਹੈ mobile phone ਵਰਨਾ ਤਾਂ ਬਿਲਕੁਲ ਹੀ ਬੁਰਾ ਹਾਲ ਹੋ ਜਾਣਾ ਸੀਗਾ ਇਹੋ ਜਿਹੇ ਇਲਾਕੇ 'ਚ ਰਹਿ ਕੇ

ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ, ਫਿਰ ਮਿਲਦੇ ਹਾਂ ਠੀਕ ਹੈ ਚੱਲ ਸਤਿ ਸ੍ਰੀ

Hello ਹਾਂ ਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਗੁਰਮੀਤ ਠੀਕ ਹੋ? ਹਾਂ ਜੀ ਹਾਂ ਜੀ ਵਧੀਆ ਤੁਸੀ ਦੱਸੋ? ਹਾਂ ਜੀ ਆਪਾਂ ਵੀ ਵਧੀਆ, ਹੋਰ ਘਰ ਪਰਿਵਾਰ ਸਭ ਠੀਕ? ਹਾਂ ਜੀ ਹਾਂ ਜੀ ਸਭ ਵਧੀਆ ਤੁਸੀ ਸੁਣਾਓ, ਬੱਸ ਕੁਝ ਨੀ ਆਪਾਂ ਬੱਸ ਬੈਠੇ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਥੋੜਾ discuss ਕਰ ਲਈਏ ਅਹ ਜਿਦਾਂ ਰਾਮ ਭਗਵਾਨ ਜੀ ਦਾ ਹੈ ਨਾ ਥੋੜਾ ਜਿਹਾ ਬਨਵਾਸ ਦਾ ਮੈਨੂੰ ਉਹਦੇ ਬਾਰੇ ਥੋੜਾ detail ਚ ਗੱਲ ਕਰਨੀ ਸੀ, ਮੈਂ ਕਿਹਾ ਚਲੋ ਤੁਹਾਡੇ ਨਾਲ ਕਰ ਲੈਂਦੇ ਹਾਂ discuss

ਹਾਂ ਜੀ ਹਾਂ ਜੀ ਜਿਦਾਂ ਰਾਮ ਚਰਿਤ ਮਾਨਰ ਅਤੇ ਬਹੁਤ ਸਾਰੇ ਖੋਜਕਰਤਾਵਾਂ ਦੇ ਅਨੁਸਾਰ ਵੀ ਜਦੋ ਭਗਵਾਨ ਨੂੰ ਜਲਾਵਤਨ ਕੀਤਾ ਗਿਆ ਸੀ ਤਾਂ ਉਹਨਾਂ ਨੇ ਅਯੋਧਿਆ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਹੈ ਨਾ ਅਤੇ ਸ਼੍ਰੀ ਲੰਕਾ ਵਿੱਚ ਸਮਾਪਤ ਕੀਤਾ ਸੀ। ਜੋ ਵੀ ਘਟਨਾਵਾਂ ਵਾਪਰੀਆਂ ਉਹ ਦੋ ਸੌ ਥਾਵਾਂ ਦੀ ਪਛਾਣ ਕੀਤੀ ਜਾਂਦੀ ਆ। ਹਾਂ ਜੀ, ਉਹਨਾਂ ਤੋਂ ਇਲਾਵਾ ਵੀ ਕਹਿੰਦੇ ਜਿਵੇਂ ਅੱਜ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਜੇ ਸੱਤ ਅਜਿਹੇ ਜੇ ਪ੍ਰਮੁੱਖ ਸਥਾਨ ਦੇਖੇ ਉਹਨਾਂ ਦੇ ਜਿਵੇਂ ਜਿੱਥੇ ਭਗਵਾਨ ਦੇ ਚੌਦਾਂ ਸਾਲਾਂ ਦੇ ਬਨਵਾਸ ਦੁਆਰਾ ਉਹਨਾਂ ਨੇ ਕੱਟੇ ਸੀ, ਤੇ ਚੌਦਾਂ ਸਥਾਨ ਜਿਹੜੇ ਉਹਨਾਂ ਦੇ ਰਾਹ ਵਿੱਚ ਆਏ ਸੀ, ਜਿੱਥੇ ਉਹਨਾਂ ਨੇ ਕੱਟੇ ਸੀ ਵੀ ਆਪਾਂ ਉਹਨਾਂ ਸਥਾਨਾਂ ਬਾਰੇ ਵੀ ਜਾਣ ਸਕਦੇ ਆ

ਜਿੱਦਾਂ ਅਯੋਧਿਆ ਉੱਤਰ ਪ੍ਰਦੇਸ਼ ਦੇ ਵਿੱਚ ਹੈ ਹਨਾਂ, ਜੇਕਰ ਅਸੀਂ ਰਮਾਇਣ ਬਾਰੇ ਚੰਗੀ ਤਰਾਂ ਜਾਣਦੇ ਆ ਤਾਂ ਇਸ ਇੱਕ ਵਾਰ ਅਯੋਧਿਆ ਜਰੂਰ ਜਾਕੇ ਆਵਾਂਗੇ ਹਨਾਂ, ਜਿਦਾਂ ਕੇ ਅਯੋਧਿਆ ਉੱਤਰ ਪ੍ਰਦੇਸ਼ ਦੇ ਵਿੱਚ ਫੈਜ਼ਾਬਾਦ ਦੇ ਨੇੜੇ ਇੱਕ ਸਥਾਨ ਭਗਵਾਨ ਰਾਮ ਦੇ ਜਨਮ ਸਥਾਨ ਵਜੋਂ ਜਾਣਿਆ ਜਾਂਦਾ ਹੈ, ਇੱਥੇ ਬਹੁਤ ਸਾਰੇ ਮੰਦਿਰ ਅਤੇ ਹੋਰ ਧਾਰਮਿਕ ਸਥਾਨ ਵੀ ਹਨ, ਜੋ ਇਨ੍ਹਾਂ ਨੂੰ ਰਮਾਇਣ ਨਾਲ ਜੋੜਦੇ ਹਨ। ਕਣਕ ਭਵਨ ਮੰਦਿਰ, ਹਨੂੰਮਾਨ ਗੜ੍ਹੀ ਮੰਦਿਰ, ਸਰਿਉ ਨਦੀ ਘਾਟ ਇੱਥੇ ਦੇਖਣ ਲਈ ਕੁੱਝ ਅਜਿਹੇ ਸਥਾਨ ਹਨ, ਜਿੱਥੇ ਦੋ ਲੋਕ ਦੂਰੋਂ ਦੂਰੋਂ ਦੇਖਣ ਲਈ ਆਉਂਦੇ ਆ। ਹਾਂ ਜੀ ਤੇ ਇੱਕ ਹੋਰ ਵੀ ਜਿਹੜਾ ਚਿਤਰਕੂਟ ਆ ਉਹ ਮੱਧ ਮੱਧ ਪ੍ਰਦੇਸ਼ ਦੇ ਵਿੱਚ ਹੈ, ਹਾਂ ਜੀ ਕਹਿੰਦੇ ਤੇ ਉੱਥੇ ਮੰਨਿਆ ਜਾਂਦਾ ਏ ਭਗਵਾਨ ਰਾਮ, ਭਗਵਾਨ ਰਾਮ, ਲਕਸ਼ਮਣ ਤੇ ਮਾਤਾ ਸੀਤਾ ਦੇਵੀ ਸੀ ਜਿਹੜੇ ਸੀਤਾ ਦੇਵੀ ਸੀ ਜਿਹੜੇ ਉੱਥੇ ਗਿਆਰਾ ਸਾਲ ਤੱਕ ਕਹਿੰਦੇ ਚਿਤਰਕੂਟ ਵਿੱਚ ਠਹਿਰੇ ਸੀ ਉੱਥੇ ਰੁਕੇ ਹੋਏ ਸੀ, ਤੇ ਕਹਿੰਦੇ ਉੱਥੇ ਜੋ ਵੀ ਯਾਤਰਾਵਾਂ ਸੀ ਉਹਨਾਂ ਦੇ ਜਿੰਨੇ ਵੀ ਮਹੱਤਵਪੂਰਨ ਸਥਾਨ ਸੀ ਉਹਨਾਂ ਵਿੱਚੋਂ ਇੱਕ ਸੀ, ਜਿਹੜਾ ਚਿਤਰਕੂਟ ਉਹਨਾਂ ਵਿੱਚੋਂ ਇੱਕ ਮਹਾਨ ਸੀ ਇੱਕ ਮਹਾਨ ਸਥਾਨ ਸੀ ਮਹੱਤਵਪੂਰਨ ਸਥਾਨ ਸੀ ਇਹ ਕਹਿੰਦੇ ਇੱਥੇ ਨਾ ਇਹਨਾਂ ਨੇ ਰਾਮ ਤੇ ਸੀਤਾ ਤੇ ਅਤਰੀ ਸੱਤ ਅਮਰ ਸੰਤਾਂ ਵਿੱਚੋਂ ਇੱਕ ਸੀ ਕਹਿੰਦੇ ਉੱਥੇ ਉਹਨਾਂ ਦੀ ਜਿਹੜੀ ਪਤਨੀ ਸੀ ਅਨੁਸੁਆ ਦੇਵੀਉਹਨਾਂ ਨੂੰ ਮਿਲੇ ਸੀ ਉਹ

ਚਿਤਰਕੂਟ ਵਿੱਚ ਹਾਂ ਜੀ

ਹੈ ਨਾ ਇਹਦਾ ਦੇ ਦੇਵੀ ਅਨੁਸੂਯਾ ਮੰਦਿਰ ਕਹਿੰਦੇ ਜਿੱਥੇ ਦੇਖਣ ਨੂੰ ਬਹੁਤ ਕੁਛ ਹਾਂ ਜੀ ਕਹਿੰਦੇ ਬਹੁਤ ਸਾਰੇ ਸਥਾਨ ਨੇ ਉੱਥੇ ਦੇਖਣ ਨੂੰ ਚਿਤਰਕੂਟ ਵਿੱਚ ਨਾਸਿਕ ਦੇ ਵਿੱਚ ਹੈ ਨਾ ਤਾਂ ਨਾਸ਼ਿਕ ਦਾ ਜਿਕਰ ਵੀ ਰਮਾਇਣ ਵਿੱਚ ਪੰਚਵਟੀ ਕੀਤਾ ਗਿਆ ਹੈ ਤੇ ਨਾਸਿਕ ਨਾਸ਼ਿਕ ਦਾ ਨਾਮ ਇਸ ਲਈ ਪਿਆ ਕਿਉਂਕਿ ਇੱਥੇ ਹੀ ਲਕਸ਼ਮਣ ਨੇ ਸਰੂਪਨਖਾ ਦਾ ਨੱਕ ਵੱਢ ਦਿੱਤਾ ਸੀ। ਇਹ ਹਿੰਦੂ ਧਰਮ ਦੇ ਪੈਰੋਕਾਰਾਂ ਲਈ ਭਾਰਤ ਵਿੱਚ ਸਭਤੋਂ ਵੱਧ ਸਤਿਕਾਰ ਧਾਰਮਿਕ ਸਥਾਨਾਂ ਵਿੱਚੋਂ ਇੱਕ ਹੈ, ਇੱਥੋਂ ਦਾ ਮੰਦਿਰ ਪੰਚਵਟੀ ਦੇ ਸਭਤੋਂ ਮਸ਼ਹੂਰ ਮੰਦਿਰਾਂ ਵਿੱਚੋਂ ਇੱਕ ਜਾਣਿਆ ਜਾਂਦਾ ਇਕ ਹੋਰ ਥਾਵਾਂ ਦੇ ਨਾਲ ਤੁਸੀ ਸੀਤਾ ਗੁਫਾ ਜਿਹੜੀ ਕੇ ਆਈ ਤੇ ਕੱਪ ਕਪਾਲੇਸ਼ਵਰ ਮੰਦਿਰ ਵੀ ਹੋ ਸਕਦੇ ਆ, ਤੇ ਬਾਰਾਂ ਸਾਲਾਂ ਵਿੱਚ ਕੁੰਭ ਮੇਲਾ ਦੇਖਣ ਨੂੰ ਸ਼ਰਧਾਲੂ ਵੀ ਆਉਂਦੇ ਨੇ

ਜਿਹੜੇ ਸ ਸੱਤ ਸਥਾਨਾਂ ਵਿੱਚੋਂ ਲੇਪਾਕਸ਼ੀ ਇਹ ਆਂਧਰਾ ਪ੍ਰਦੇਸ਼ ਵਿੱਚ ਹੈ ਇਹ ਵੀ ਹਾਂਜੀ ਹਾਂ ਉੱਥੇ ਕਹਿੰਦੇ ਵੀ ਲੇਪਾਕਸ਼ੀ ਦੇ ਵਿੱਚ ਆਂਧਰਾ ਪ੍ਰਦੇਸ਼ ਨਾ ਇੱਕ ਮਸ਼ਹੂਰ ਅਹ ਪਰਤਾਵਾ ਪ੍ਰਸਥਾਨ ਹੈ। ਹਾਂਜੀ ਕਹਿੰਦੇ ਉੱਥੇ ਨਾ ਰਮਾਇਣ ਜਿਹੜੀ ਰਮਾਇਣ ਆ ਉਹਦੇ ਵਿੱਚ ਕਹਿ ਲੀਏ ਵੀ ਆਪਾਂ ਨਾ ਇੱਕ ਅਹ ਜ ਜਟਾਯੂ ਸੀਤਾ ਨੂੰ ਕਹਿੰਦੇ ਬਚਾਉਣ ਵਿੱਚ ਗਿਆ ਸੀ ਜਿਹੜਾ ਰਾਵਣ ਨਾਲ ਲੜਾਈ ਦੀ ਕੋਸ਼ਿਸ਼ ਕਰਦਾ ਐ ਆ ਪਰ ਕਹਿੰਦੇ ਅੰਤ ਵਿੱਚ ਉਹ ਜਖਮੀ ਹੋਕੇ ਡਿੱਗ ਜਾਂਦਾ ਆ ਉੱਥੇ ਜਿਹੜਾ ਉੱਥੇ ਉਹਨਾਂ ਦਾ ਸਥਾਨ ਬਣਿਆ ਹੋਇਆ ਹਾਂਜੀ ਹਾਂ ਕਹਿੰਦੇ ਉੱਥੇ ਕਿਹਾ ਵੀ ਜਾਂਦਾ ਆ ਕੇ ਜਿਹੜਾ ਲੇਪਾਕਸ਼ੀ ਆ ਨਾ ਉਹ ਓਹੀ ਸਥਾਨ ਆ ਜਿਥੇ ਕਹਿੰਦੇ ਘਟ ਘਟਨਾ ਵਾਪਰੀ ਸੀ ਉਹ ਇੱਕ ਜਿੱਥੇ ਉਹ ਬੇਹੋਸ਼ ਹੋਕੇ ਗਿਰ ਜਾਂਦਾ ਆ ਜਖਮੀ ਹੋਕੇ ਹੁੰ ਹੁੰ ਕਹਿੰਦੇ ਜਦੋਂ ਆਪਾ ਉੱਥੇ ਜਾਣੇ ਆ ਨਾ ਆਪਾ ਨੂੰ ਉੱਥੇ ਨਾ ਇੱਕ ਵੀਰਭੱਦਰਾ ਮੰਦਿਰ ਜਰੂਰ ਜਾਣਾ ਚਾਹੀਦਾ ਉੱਥੇ ਕਹਿੰਦੇ ਦੁਨੀਆਂ ਦਾ ਮਤਲਬ ਜਿਹੜੀ ਸਭਤੋਂ ਵੱਡੀ ਨੰਦੀ ਆ ਨਾ ਮੂਰਤੀ ਉੱਥੇ ਸਥਾਪਿਤ ਹੈ ਉਹ ਹਾਂ ਜੀ, ਲਾਈਮਰ ਮੀਨਾਰ ਦਾ ਵੀ ਸ਼੍ਰੀ ਲੰਕਾ ਦੇ ਵਿੱਚ ਹੈਗਾ ਹਨਾਂ ਸ਼੍ਰੀ ਲੰਕਾ ਵਿੱਚ ਇਹ ਉਹੀ ਸਥਾਨ ਆ ਜਿੱਥੇ ਰਾਮ ਨੇ ਰਾਵਣ ਨੂੰ ਮਾਰਿਆ ਸੀ, ਹਾਂਜੀ ਇਸਤੋਂ ਦੇ ਕਹਿਣ ਤੇ ਰਾਵਣ ਦੇ ਭਰਾ ਵਿਭੀਸ਼ਨ ਨੂੰ ਲੰਕਾ ਦਾ ਰਾਜਾ ਐਲਾਨਿਆ ਗਿਆ ਸੀ। ਰਾਮ ਅਤੇ ਲਕਸ਼ਮਣ ਆਪਣੇ ਪਰਿਵਾਰਾਂ ਨਾਲ ਦੁਬਾਰਾ ਅਯੋਧਿਆ ਲਈ ਰਵਾਨਾ ਹੋ ਗਏ ਅਤੇ ਵਰਤਮਾਨ ਵਿੱਚ ਇਹ ਸਥਾਨ ਮਨਾਰ ਟਾਪੂ ਦੇ ਉੱਤਰ ਪੱਛਮੀ ਤੱਟ ਉੱਤੇ ਸਥਿਤ ਹੈ। ਤੋਂ ਸੜਕ ਦੁਆਰਾ ਇੱਥੇ ਪਹੁੰਚ ਸਕਦੇ ਹੋ, ਜੋ ਕੇ ਟਾਪੂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਵੀ ਜੋੜਦਾ ਹੈ। ਹਾਂਜੀ ਬਿਲਕੁਲ ਇੱਕ ਉੱਥੇ ਰਾਮੇਸ਼ਵਰ ਜਿਹੜਾ ਉਹ ਵੀ ਉੱਥੇ ਉਹ ਤਾਮਿਲਨਾਡੂ ਦੇ ਵਿੱਚ ਆ ਹਾਂਜੀ ਜਿੱਥੇ ਇਹਨਾਂ ਨੇ ਰੁਕ ਕੇ Rest ਕੀਤੀ ਕਹਿੰਦੇ ਉਹ ਮਤਲਬ ਬਹੁਤ ਸਾਰੀਆਂ ਥਾਵਾਂ ਦੇ ਵਿੱਚੋਂ ਸਭਤੋਂ ਮਸ਼ਹੂਰ ਹੈ, ਰਾਮੇਸ਼ਵਰ ਦਾ ਹੈ ਨਾ ਜਿਹੜਾ ਹਾਂ

ਮਤਲਬ ਜਿੱਥੇ ਭਾਰਤ ਦੇ ਕਹਿ ਲੀਏ ਆਪਾ ਸ਼੍ਰੀ ਲੰਕਾ ਦੇ ਵਿੱਚਕਾਰ ਇੱਕ ਪੁੱਲ ਹੈ, ਪੁੱਲ ਸੈਨਾ ਦੁਆਰਾ ਬਣਾਇਆ ਗਿਆ ਆ ਉਹ ਹੁੰ ਹੁੰ

ਹਾਂਜੀ ਕਹਿੰਦੇ ਇਹ ਸਥਾਨ ਬੜਾ ਸੁੰਦਰ ਆ ਤੇ ਵਿਵੇਕਾਨੰਦ ਮੰਦਿਰ ਦੇ ਕੋਲ ਆ ਜਿੱਥੇ ਸ਼ਿਵ ਮੰਦਿਰ ਲਈ ਮਸ਼ਹੂਰ ਆ ਇਹ ਜ਼ਿਆਦਾ ਹੁੰ ਹਾਂਜੀ ਕਹਿੰਦੇ ਉੱਥੇ ਇਹ ਵੀ ਮੰਨਿਆ

ਉਹਨਾਂ ਨੇ ਜਦੋਂ ਸ਼੍ਰੀ ਲੰਕਾ ਤੋਂ ਵਾਪਸ ਆਉਂਦੇ ਹੋਏ ਕਹਿੰਦੇ ਉੱਥੇ ਸ਼ਿਵਲਿੰਗ ਦੀ ਸਥਾਪਨਾ ਕੀਤੀ ਸੀ।

ਕਰਨਾਟਕਾ ਦੇ ਵਿੱਚ ਕਿਸ਼ਕਿੰਦਾ ਹੁਣ ਜਿਸਨੂੰ ਹੁਣ ਹਮਪੀ ਦੇ ਨਾਂ ਨਾਲ ਜਾਣਿਆ ਜਾਂਦਾ, ਉਸ ਸਮੇਂ ਇਸ ਸਥਾਨ ਬਾਂਦਰਾਂ ਦਾ ਰਾਜ ਸੀਗਾ ਕਹਿਲੋ ਤੇ ਉਹ ਸਥਾਨ ਇੱਥੇ ਰਮਾਇਣ ਦੇ ਦੌਰਾਨ ਸੁਗਰੀਵ ਬਲਿ ਦਾ ਪ੍ਰਸਿੱਧ ਯੁੱਧ ਹੋਇਆ ਸੀ ਨਾ, ਅੱਜ ਹਮਪੀ UNESCO ਦੀਆਂ ਸਾਈਟਾਂ ਵਿੱਚੋਂ ਇੱਕ ਹੈ, ਇਹ ਕਿਸ਼ਕਿੰਦਾ ਵਿੱਚ ਸੀ। ਕੀ ਰਾਮ ਅਤੇ ਲਕਸ਼ਮਣ ਹਨੂੰਮਾਨ ਅਤੇ ਸੁਗਰੀਵ ਨੂੰ ਮਿਲੇ ਸਨ, ਜੇਕਰ ਤੁਸੀ ਹਮਪੀ ਵੀ ਘੁੰਮਣ ਆਉਂਦੇ ਹੋ ਤਾਂ ਵਿਰੂਪਕਸ਼ਾ ਮੰਦਿਰ, ਵਿੱਠਲ ਮੰਦਿਰ ਜਰੂਰ ਜਾ ਕੇ ਆ ਸਕਦੇ ਹੋ। ਤੇ ਜਿਹੜਾ ਕਿ ਤੁੰਗਭਦਰਾ ਨਦੀ ਦੇ ਕੰਢੇ ਇੱਕ ਗੁਫਾ ਵੀ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕੀ ਸੁਗਰੀਵ ਨੇ ਸੀਤਾ ਦੇ ਗਹਿਣੇ ਛੁਪਾਏ ਹੋਏ ਸਨ ਤੇ ਚੱਟਾਨਾਂ ਦੇ ਨਿਸ਼ਾਨ ਅਤੇ ਧਾਰੀਆਂ ਹਨ ਜੋ ਕੇ ਸੀਤਾ ਦੇ ਗਹਿਣਿਆਂ ਦੀਆਂ ਬਣੀਆਂ ਹੋਈਆਂ ਹਨ। ਤੇ ਉਸ ਜਗਾਹ ਦਾ ਮਤਲਬ ਆਪਾ ਦੇਖ ਸਕਦੇ ਆ ਕੀ ਉਹਨਾਂ ਦੇ ਸੀਤਾ ਦੇ ਨਾਲ related ਕਾਫੀ ਜ਼ਿਆਦਾ ਮਿਲ ਸਕਦੀ ਜਗ੍ਹਾ ਹਨਾਂ ਜਿੰਨਾ ਬਾਰੇ ਹੁਣ ਆਪਾ ਇਹ discuss ਕਰਿਆ ਇਹ ਸੱਤ ਸੱਤ ਕਹਿੰਦੇ ਸਥਾਨ ਨੇ ਮਤਲਬ ਜਿੱਥੇ ਜਦੋਂ ਉਹਨਾਂ ਨੇ ਚੌਦਾਂ ਸਾਲਾਂ ਦਾ ਬ ਅਹ ਬਨਵਾਸ ਕੱਟਿਆ ਸੀ ਉਹਦੇ

ਤੇ ਕਾਫੀ ਮਤਲਬ ਜਗ੍ਹਾ ਹੈਗੀ ਜਿੱਥੇ ਕੇ ਹੁਣ ਮੰਦਿਰ ਪੂਰੀ ਤਰਾਂ ਮੰਦਿਰ ਸਥਾਪਿਤ ਕੀਤੇ ਗਏ ਹੋਏ ਹਨਾਂ ਤੇ ਜਿੰਨਾ ਵਿੱਚ ਦੋ ਸੌ ਸਥਾਨ ਮੰਨੇ ਜਾਂਦੇ ਦੋ ਸੌ ਥਾਵਾਂ ਦੀ ਪਛਾਣ ਕੀਤੀ ਗਈ ਹੈ ਜੋ ਕੀ ਘਟਨਾਵਾਂ ਵਾਪਰੀਆਂ ਜੋ ਕੇ ਆਪਣੇ ਰਮਾਇਣ ਦੇ ਵਿੱਚ ਵੀ ਹਨਾਂ ਦਰਜ ਹੈ ਤੇ ਖੋਜਕਰਤਾ ਦੇ ਅਨੁਸਾਰ ਦੋ ਸੌ ਥਾਵਾਂ ਦੀ ਪੂਰੀ ਤਰਾਂ ਪਛਾਣ ਹੋ ਚੁੱਕੀ ਹੈ। ਹਾਂਜੀ ਹਾਂਜੀ ਜਿੱਥੇ ਕਹਿ ਸਕਦੇ ਆ ਯੁੱਧ ਹੋਇਆ ਜਿਵੇਂ ਫੈਜ਼ਾਬਾਦ ਚ ਯੁੱਧ ਹੋਇਆ ਫੇਰ ਮੱਧ ਪ੍ਰਦੇਸ਼ ਹੋ ਗਿਆ ਨਾਸ਼ਿਕ ਪੱਧ ਪ੍ਰਦੇਸ਼ ਤੇ ਸ਼੍ਰੀ ਲੰਕਾ ਇਹਨਾਂ ਨੇ ਪੂਰੀ ਇੱਕ ਯਾਤਰਾ ਸ਼ੁਤੁ ਕੀਤੀ ਸੀ ਅਹ ਅਯੋਧਿਆ ਤੋਂ ਲੈਕੇ

ਜਿਦਾਂ ਚਲਦਿਆਂ ਹੁੰਦੀਆਂ ਉਹਦੇ ਵਿੱਚ ਇੰਨਾ ਮਤਲਬ

ਜਿਹੜਾ ਇਹਨਾਂ ਦਾ ਚੌਦਾਂ ਸਾਲਾਂ ਦਾ ਬਨਵਾਸ ਹੈ ਕਿਦਾਂ ਉਹਨਾਂ ਨੇ ਬਨਵਾਸ ਕੱਟਿਆ ਸੀ ਕਿਦਾਂ ਉਹ ਮਹਿਲ ਦੇ ਵਿੱਚੋਂ ਗਏ ਸੀ ਹੁੰ ਹੁੰ ਕਿਦਾਂ ਰਾਵਣ ਨੇ ਸੀਤਾ ਨੂੰ ਚੱਕਿਆ ਸੀ ਕਿਦਾਂ ਹਨੂੰਮਾਨ ਨੇ ਬਚਾਇਆ ਸੀ

ਤਾਂ ਸਾਰੀ ਰਮਾਇਣ ਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਆ ਹਾਂਜੀ ਹਾਂਜੀ ਬਿਲਕੁਲ ਤੇ ਕਾਫੀ ਇਹਦੇ ਵਿੱਚ ਮਤਲਬ ਸਾਨੂ ਜਾਣਕਾਰੀ ਮਿਲਦੀ ਆ ਨਾ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਬਨਵਾਸ ਤੇ ਗਏ ਸੀਗੇ ਤੇ ਇਹਨਾਂ ਦਾ ਜਿਹੜਾ ਭਰਾ ਸੀਗਾ ਉਹ ਵੀ ਛੋਟਾ ਲਕਸ਼ਮਣ ਉਹ ਵੀ ਨਾਲ ਸੀ ਇਹਨਾਂ ਦੇ ਨਾ

ਮਤਰੇਆ ਭਰਾ ਸੀਗਾ ਪਰ ਫਿਰ ਵੀ ਉਹਨੇ ਮਤਲਬ ਉਹਨਾਂ ਦੇ ਨਾਲ ਜਾਣਾ ਹੀ ਸਹੀ ਸਮਝਿਆ ਕੀ ਮੈਂ ਜਾਣਾ ਜਰੂਰ ਹਨਾਂ ਬਨਵਾਸ ਤੇ ਨਾਲ ਜਾਣਾ ਹਾਂਜੀ ਹਾਂਜੀ ਕੀ ਉਹ ਜਿਹੜੀ ਸ ਅਹ ਦੇਵੀ ਸੀਤਾ ਸੀ ਨਾ ਲਕਸ਼ਮਣ ਉਹਦਾ ਕਰਦਾ ਬਹੁਤ ਸੀ ਉਹਦਾ ਰਾਮ ਦਾ ਵੀ ਰਾਮ ਜੀ ਦਾ ਵੀ ਉਹ ਬੜਾ ਕਰਦੇ ਸੀ

ਹਾਂਜੀ ਵੀ ਸੀਤਾ ਇਹਤੋਂ ਬਾਹਰ ਨੀ ਜਾਏਗੀ ਜਾਂ ਉਹਦਾ

ਜਦੋਂ ਸੀਤਾ ਨੂੰ ਲੈਕੇ ਗਿਆ ਸੀ ਤੇ ਕਿਸੇ ਨਾ ਉਹ ਯੋਗੀ ਦਾ ਯੋਗੀ ਦਾ ਰੂਪ ਧਾਰਨ ਕਰਕੇ ਆਇਆ ਸੀ ਸੀਤਾ ਨੂੰ ਉਠਾਕੇ ਲੈ ਗਿਆ ਸੀ ਉਥੋਂ ਆਪਣੀ ਲੰਕਾ ਨੂੰ ਹਾਂ ਬਿਲਕੁਲ ਉਹ ਲਕਸ਼ਮਣ ਰੇਖਾ ਉਹਨੇ ਹਾਂਜੀ ਪਾਰ ਕਰ ਲਈ ਸੀ ਕਿਉਂਕਿ ਉਹਨੂੰ ਲੱਗਿਆ ਸੀ ਕੇ ਸ਼ਾਇਦ ਕੋਈ ਸਾਧੂ ਮਹਾਤਮਾ ਹੈ ਹਨਾਂ ਜੋ ਕਿ ਭੋਜਨ ਦੇ ਲਈ ਮੇਰੇ ਕੋਲ ਆਏ ਨੇ ਪਰ ਉਹ ਹੈ ਰਾਵਣ ਸੀਗਾ ਸਾਧੂ ਦੇ ਭੇਸ਼ ਵਿੱਚ ਤੇ ਲਕਸ਼ਮਣ ਤੇ ਰਾਮ ਲਕਸ਼ਮਣ ਨੇ ਉਹਦੋਂ ਉਸ time ਤੇ ਉਹਨੂੰ ਦੱਸਿਆ ਵੀ ਸੀ ਕਿ ਤੁਸੀ ਇਸ ਰੇਖਾ ਨੂੰ ਪਾਰ ਨਹੀਂ ਕਰੋਗੇ ਹਨਾਂ ਲਕਸ਼ਮਣ ਰੇਖਾ ਨੂੰ ਪਾਰ ਕੀਤਾ ਵੀ ਨਹੀਂ ਸੀ ਮਤਲਬ ਕੇ ਉਹ ਜੋ ਵੀ ਸੀਗਾ ਰਾਵਣ ਨੇ ਦੁਆਰਾ ਛਲ ਕੀਤਾ ਗਿਆ ਸੀ ਛਲਕਪਟ ਕਹਿ ਸਕਦੇ ਆ ਜਿਸ ਕਰਕੇ ਉਹ ਉਹਨਾਂ ਨੂੰ ਲਕਸ਼ਮਣ ਰੇਖਾ ਪਾਰ ਕਰਨੀ ਪਈ, ਜੀ ਮਿਲੇ ਨੇ ਫਿਰ ਸੁਗਰੀਵ ਬਲੀ ਤੇ ਉਹਨਾਂ ਨੇ ਮੱਦਦ ਕੀਤੀ ਸੀ ਰਾਮ ਜੀ ਨੇ ਤਾਂ ਉਹਨਾਂ ਨੇ ਉਹਨੂੰ ਉਹਦਾ ਰਹਿਸੀਆ ਰਾਜ ਵਾਪਸ ਕੀਤਾ ਸੀਗਾ ਜੋ ਕੇ ਉਹਦੇ ਭਰਾ ਨੇ ਅਹ ਲੜਾਈ ਦੇ ਦੌਰਾਨ ਜਿੱਤ ਲਿਆ ਸੀ ਤੇ ਉਸ ਫਿਰ ਉਹਨਾਂ ਨੇ ਆਪਣੀ ਸੈਨਾ ਜੋ ਕੇ ਵਾਨਰ ਸੈਨਾ ਸੀ ਪੂਰੀ ਉਹਨੂੰ ਵੀ ਮਦਦ ਕੀਤੀ ਸੀ ਵਾਨਰ ਸੈਨਾ ਨੂੰ ਅਹ ਤਾਂ ਕਿ ਉਹਨਾਂ ਨੂੰ ਸਲੈ ਸੀਤਾ ਜੀ ਨੂੰ ਛੁਡਾਇਆ ਜਾ ਸਕੇ ਹਾਂਜੀ ਉੱਥੇ ਵੀ ਜਿਹੜੇ ਹੁਣ ਹਾਂਜੀ ਜਿੰਨਾ ਦੀ ਆਪਾ ਗੱਲ ਕਰੀ ਆ ਅਹ ਅਨੁਸ ਅਨੁਸੁਆ ਦੇਵੀ ਸੀ ਜਿਹੜੇ ਉੱਥੇ ਉਹਨਾਂ ਨੂੰ ਵੀ ਮਿਲੇ ਸੀ ਉਹ ਉਹਨਾਂ ਨੇ ਵੀ ਹਾਂਜੀ ਸੀਤਾ ਦੀ ਉਹਨਾਂ ਨੇ ਕਾਫੀ ਕਹਿੰਦੇ ਦੇਵੀ ਸੀਤਾ ਹਨਾਂ ਅਤੇ ਮਾਤ ਅਹ ਲਕਸ਼ਮਣ ਦੀ ਕਾਫੀ ਉਹਨਾਂ ਨੇ ਸਹਾਇਤਾ ਕੀਤੀ ਸੀ ਉਹਨਾਂ ਨੇ ਹੁੰ ਬਿਲਕੁਲ ਉਹੀ ਏ ਹਾਂਜੀ ਤੇ ਓਹਨ ਉਹਨਾਂ ਬਾਰੇ ਬਸ ਜਿੰਨੀ ਗੱਲ ਕੀਤੀ ਜਾਵੇ ਉਹਨੀ ਘੱਟ ਹੋਏਗੀ ਹਨਾ ਬਹੁਤ ਵਧੀਆ ਇਹਦੇ ਵਿੱਚ explain ਕੀਤਾ ਗਿਆ ਆ discuss ਕਰ ਸਕਦੇ ਆ ਹੋਰ ਵੀ ਅਗਰ ਕਰਨਾ ਹੋਏ topic ਮਿਲਦਾ ਤੇ ਮੈਂ ਤੁਹਾਡੇ ਨਾਲ ਜਰੂਰ discuss ਕਰੂੰ ਬਹੁਤ ਵਧੀਆ ਤੁਸੀ ਸਮਝਾਇਆ ਮੈਨੂੰ ਸਾਰਾ

ਹਾਂ ਜੀ ਠੀਕ ਹੈ ਜੀ Pope ਨੇ ਲਿਖਿਆ ਹੈ the proper study of mankind is man power ਮਨੁੱਖ ਜਾਤੀ ਅਤੇ ਦਾ ਸਭ ਤੋਂ ਵੱਡਾ ਵਿਸ਼ਾ ਮਨੁੱਖ ਹੀ ਹੈ। ਮਨੁੱਖ ਨੇ ਸਿਹਤ ਦਾ ਕੇਂਦਰ ਬਿੰਦੂ ਜੀਵਨ ਹੁੰਦਾ ਹੈ। ਸਿਹਤਕਾਰ ਮਨੁੱਖ ਦੇ ਦੁੱਖ-ਸੁੱਖ, ਆਸ਼ਾ-ਨਿਰਾਸ਼ਾ, ਸਫ਼ਲਤਾ-ਅਸਫ਼ਲਤਾ ਆਦਿ ਭਾਵ ਨੂੰ ਪ੍ਰਗਟ ਕਰਦਾ ਹੈ। ਜੀਵਨ ਅੰਗਰੇਜ਼ੀ ਸ਼ਬਦਾਂ ਤੋਂ ਹੀ ਬਣਿਆ ਹੋਇਆ ਹੈ। ਜਿਵੇਂ ਮਨੁੱਖ ਹੋਰ ਵੀ ਕਈ ਪ੍ਰਕਾਰ ਦੇ ਹੁੰਦੇ ਹਨ। ਅਹ ਉਹਨਾਂ ਦਾ ਭਾਵ ਇਹ ਹੈ ਕਿ ਇਹ ਹੁੰਦਾ ਹੈ ਕਿ ਉਹ ਇਹ ਹੁੰਦਾ ਹੈ ਕਿ ਜੀਵਨ ਦਾ ਹੀ ਮਹਤੱਵਪੂਰਨ ਸ਼ੇਤਰ ਸਮਝਿਆ ਗਿਆ ਹੋਵੇ। ਜਿਵੇਂ ਦਾ ਸੰਤ ਜੀਵਨ ਦੀਆਂ ਉਹਨਾਂ ਘਟਨਾਵਾਂ ਅਤੇ ਕਿਰਿਆਵਾਂ ਦਾ ਵਰਣਨ ਹੁੰਦਾ ਹੈ ਜੋ ਵਿਅਕਤੀ ਦੀ ਬੜੀ ਤੋਂ ਬੜੀ ਮਾਨਤਾ ਤੋਂ ਲੈ ਕੇ ਛੋਟੀ ਤੋਂ ਛੋਟੀ ਘਰੇਲੂ ਗੱਲ ਤੱਕ ਸਬੰਧ ਰੱਖਦਾ ਹੋਵੇ। doctor ਇਹਨਾਂ ਨੂੰ ਅਜਿਹਾ ਦੱਸਦੇ ਹਨ ਜਿਵੇਂ ਹੀ ਉਹਨਾਂ ਨੇ ਦੱਸਿਆ ਹੈ

ਇਸ ਦਾ ਮਹਤੱਵਪੂਰਨ ਸ਼ੀਲਤਾ ਅਤੇ ਵਿਗਿਆਨਕ ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਇਸ ਤੋਂ ਇਲਾਵਾ

ਜਿਵੇਂ ਉਹਨਾਂ ਨੇ ਹੀ ਆਪਣੇ ਖੁਦ ਦੇ ਜੀਵਨ ਤੇ ਲਿਖੀ ਹੋਵੇ। ਕਹਿ ਸਕਦੇ ਹਾਂ ਕਿ ਵਿਅਕਤੀਤਵ ਰੂਪ ਦੇ ਵਿੱਚ ਸਵੈ-ਜੀਵਨੀ ਦਾ ਦਾ ਇਹ ਰੂਪ ਹੈ ਜੋ ਵਿਅਕਤੀ ਦੇ ਆਪਣੇ ਨਿੱਜੀ ਅਨੁਸਰਣ ਨੂੰ ਸਿੱਧੇ ਤੌੌਰ ਤੇ ਬਿਆਨ ਕਰ ਦਿੱਤਾ ਜਾਵੇ। ਜਿਵੇਂ ਕਿ ਕਿਹਾ ਜਾ ਸਕਦਾ ਹੈ ਸਵੈ-ਜੀਵਨੀ ਦੇ ਵਿੱਚ ਨੂੰ ਇਹ ਕਰ ਦਿੱਤਾ ਜਾਏਗਾ। ਜਾਵੇ। ਅਹ ਉਵੇਂ ਹੀ ਰੂਪ ਦੇ ਵਿੱਚ ਕਈ ਹੋਰ ਪ੍ਰਬੰਧ ਵੀ ਕੀਤੇ ਜਾ ਸਕਦੇ ਹਨ ਅਤੇ ਕਿਹਾ ਜਾਂਦਾ ਹੈ ਕਿ ਆਪਣੇ-ਆਪ ਦੀ ਪਛਾਣ ਕਰਨ ਦੇ ਵਿੱਚ ਸਵੈ-ਜੀਵਨ ਕਈ ਹੀ ਪ੍ਰਕਾਰ ਦੇ ਹੋ ਸਕਦੇ ਹਨ। ਕਿਹਾ ਜਾਂਦਾ ਹੈ ਇਸ ਪ੍ਰਕਾਰ ਸਵੈ-ਜੀਵਨੀ ਨੂੰ ਆਪਣੇ ਆਪਦਾ ਕਰਦੀ ਹੈ ਅਤੇ ਸ਼੍ਰਿਸ਼ਟੀ ਵਿੱਚ ਨੌਜਵਾਨਾਂ ਨੂੰ ਅਜਿਹਾ ਰੂਪ ਧਾਰਨ ਕਰਨ ਨੂੰ ਮਿਲਦਾ ਹੈ ਜੋ ਕਿ ਕਦੇ ਦਾ ਦੇਖਿਆ ਗਿਆ ਹੋਵੇ। ਅਤੇ ਇਹਨਾਂ ਲੋਕਾਂ ਦੇ ਵਿੱਚ ਇਸ ਦੀ ਵਰਤਤ ਅਹ ਵਰਤਤਾ ਐਵੇਂ ਕੀਤੀ ਹੋਈ ਹੈ ਜੋ ਇਸ ਨੂੰ ਕਦੇ ਵੀ ਸਪਸ਼ਟ ਨਹੀਂ ਕਰ ਸਕਦੀ ਅਤੇ ਇਹਨਾਂ ਦੇ ਬਾਰੇ ਅਜਿਹੇ ਰੂਪ ਦੇ ਵਿੱਚ ਦੱਸਿਆ ਹੈ ਕਿ ਜੋ ਕਦੀ-ਕਦੀ ਇਹ ਸੋਚਦੇ ਹਨ ਕਿ ਇਸ ਦੀ ਵਾਸਤਵ ਦੇ ਵਿੱਚ ਕੀ ਸ਼ਰਨਾ ਹੋ ਸਕਦੀ ਹੈ। ਆਪਣੇ ਆਪ ਦੀ ਪਛਾਣ ਜਾਂ ਅਹ ਜਾਂ ਫਿਰ ਆਪਣੇ ਆਪ ਦੀ ਪਛਾਣ ਕਰਨ ਵਾਲੇ ਆਪਣੇ ਚੰਗੀਆਂ ਬੁਰੀਆਂ ਅਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੀ ਪਛਾਣ ਕਰਦੇ ਹੋਏ ਲੋਕ ਇਸ ਜੀਵਨ ਦੇ ਵਿੱਚ ਅਜਿਹੀ ਸ਼੍ਰੇਣੀ ਨੂੰ ਤਾੜਦੇ ਹਨ ਜਿਸ ਦਾ ਮੂਲ ਸਰੂਪ ਕਦੇ ਵੀ ਬੁਰਾ ਨਹੀਂ ਹੋ ਸਕਦਾ। ਅਤੇ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਛੋਟੀਆਂ ਛੋਟੀਆਂ ਅਣਗਹਿਲੀਆਂ ਦਾ ਹੀ ਰੂਪ ਅਹ ਇਹੋ ਜੇ ਫਤੂਰ ਦੇ ਵਿੱਚ ਹੁੰਦਾ ਹੈ ਜਿਸ ਦੀ ਆਮ ਆਦਮੀਰਚਨਾ ਵੀ ਨਹੀਂ ਕਰ ਸਕਦਾ। ਜਿਵੇਂ ਕਿ ਕਿਹਾ ਜਾਂਦਾ ਹੈ ਮੂਲ ਸਰੂਪ ਦੇ ਵਿੱਚ ਕਰਨ ਵਾਲੀ ਹੋਰ ਵੀ ਕਈ ਧਾਰਾਵਾਂ ਹਨ। ਉਸੇ ਤਰ੍ਹਾਂ ਇਹਨਾਂ ਦੇ ਵਿੱਚ ਦਿੱਤੀ ਹੋਈ

ਕੀਤੀ ਗਈ ਆਪਣੀ ਆਪਣੀ ਹੋਰ ਵੀ ਸੰਜੀਵਨ ਦਾ ਵਰਣਨ ਅਜਿਹਾ ਪੈਦਾ ਹੁੰਦਾ ਹੈ ਜੋ ਕਿ ਕਿਸੇ ਨੂੰ ਬਿਆਨ ਨਾ ਕੀਤਾ ਜਾ ਸਕੇ ਅਤੇ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਅਮ ਛੋਟੀਆਂ ਛੋਟੀਆਂ ਅਣਗਹਿਲੀਆਂ ਇਸ ਰੂਪ ਦੇ ਵਿੱਚ ਪੈਦਾ ਹੋ ਜਾਂਦੀਆਂ ਹਨ ਜੋ ਕਿ ਲੋਕਾਂ ਦੇ ਦੁਆਰਾ ਕੀਤੀ ਗਈ ਛੋਟੀ-ਛੋਟੀ ਵਰਨ ਨੂੰ ਹੋਰ ਵੀ ਪ੍ਰਫੁਲਿਤ ਕਰਦੀ ਹੈ ਅਤੇ ਉਹਨਾਂ ਨੂੰ ਇੱਕ ਨਵਾਂ ਹੀ ਗਿਆਨ ਦਿੰਦੀ ਹੈ। ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਇਨ੍ਅਹਾਂ ਣਗਹਿਲਿਆਂ ਦੀ ਰੂਪ ਰਚਨਾ ਇੱਕ ਅਜਿਹੀ ਹੈ ਜੋ ਕਿ ਲੋਕਾਂ ਦੇ ਵਰਤੋਂ ਕਰ ਦਿੱਤੀ ਜਾਵੇ ਤੇ ਉਹਨਾਂ ਨੇ ਦੱਸਿਆ ਹੈ

ਜੋ ਕਿ ਆਪਣੇ ਆਪ ਦੀ ਪਛਾਣ ਅਹ ਪਛਾਣ ਕਰਨ ਵਾਲੇ, ਆਪਣੇ ਚੰਗੀਆਂ ਅਤੇ ਬੁਰਾਈਆਂ ਦੀ ਸ਼ਕਤੀ ਤੇ ਕਾਮਯਾਬੀ ਨੂੰ ਪਛਾਣਦੇ ਹਨ। ਇਸੇ ਤਰ੍ਹਾਂ ਸਵੈ-ਜੀਵਨ ਨੇ ਆਪਣੇ ਆਪ ਨੂੰ ਭਾਲ ਕਰਦਾ ਹੈ। ਇਸ ਸ਼੍ਰਿਸ਼ਟੀ ਤੋਂ ਸਵੈ-ਜੀਵਨ ਦੇ ਵਿੱਚ ਇੱਕ ਆਤਮਕ ਨਿਰਭਰਤਾ ਪੈਦਾ ਹੁੰਦੀ ਹੈ ਜਿਸ ਦਾ ਸਨਮਾਨ ਉਹ ਹੀ ਨਹੀਂ ਬਲਕਿ ਹਰ ਇੱਕ ਵਿਅਕਤੀ ਦੇ ਦੁਆਰਾ ਕੀਤਾ ਜਾਂਦਾ ਹੈ। ਜਿਸ ਦੇ ਵਿੱਚ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਅਜਿਹੀਆਂ ਛੋਟੀਆਂ-ਛੋਟੀਆਂ ਗਲਤੀਆਂ

ਜਿਹਨਾਂ ਦੇ ਵਿੱਚ ਇਹਨਾਂ ਦੀ ਵਰਤੋਂ ਘੱਟੋ-ਘੱਟ ਹੁੰਦੀ ਹੋਵੇ ਤੇ ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਅਤੇ ਕਿਸੇ ਵਿਸ਼ੇ ਤੇ ਆਧੀਨ ਰੂਪ ਦੇ ਵਿੱਚ ਕਰ ਦਿੱਤੀ ਹੋਵੇ। ਸਵੈ-ਜੀਵਨ ਲੇਖਕ ਦੇ ਵਿੱਚ ਆਦੇਸ਼ ਰੂਪ ਪੈਦਾ ਕਰਦੇ ਹਨ ਅਤੇ ਇਹਨਾਂ ਦੇ ਦੁਆਰਾ ਕੀਤੀਆਂ ਗਈਆਂ ਅਣਗਹਿਲੀਆਂ ਤੋਂ ਇਹ ਸਿੱਖਣ ਨੂੰ ਮਿਲਦਾ ਹੈ ਕਿ ਸਾਨੂੰ ਇਹੋ ਜਿਹੇ ਸ਼੍ਰੇਸ਼ਠ ਕੰਮ ਦੇ ਦੁਆਰਾ

ਸੁਧਾਰਨਾ ਚਾਹੀਦਾ ਹੈ ਅਤੇ ਉਹਨਾਂ ਦੇ ਦੁਆਰਾ ਕੀਤੀਆਂ ਗਈਆਂ ਇਹਨਾਂ ਅਣਗਹਿਲੀਆਂ ਨੂੰ ਨਜ਼ਰਅੰਦਾਜ ਕਰਦੇ ਹੋਏ ਇਸ ਦੇ ਉਪਰ ਵਰਣਨ ਪਾ ਕੇ ਚਾਨਣਾ ਪਾਉਣਾ ਚਾਹੀਦਾ ਹੈ ਜੋ ਕਿ ਲੇਖਕ ਦੀ ਜਿੰਦਗੀ ਦਾ ਇੱਕ

ਉਹ ਬੀਬੀ ਮੇਰਾ network ਨੀ ਆਉਂਦਾ ਪਿਆ ਹੈਗਾ, ਮੈਂ ਤੁਹਾਡੇ telephone ਤੇ ਅਮ ਦੁ~ ਦੁਖੀ ਹੋ ਗਿਆ ਜੀ ਮੈਂ ਤੁਹਾਡੇ telecom connection ਤੋਂ, ਜਦੋਂ ਦਾ ਲਿਆ ਭਾਈ ਤੇ ਉਦੋਂ ਦਾ ਇਹਦੇ network ਨੀ ਆਉਂਦੇ ਪਏ ਹੈਗੇ, ਮੈਂ ਤਾਂ ਇੱਥੇ ਬੜਾ ਪਰੇਸਾਨ ਹੋ ਗਿਆ ਤੇ ਮੈਨੂੰ ਮੇਰੇ ਘਰਦੇ ਕਹਿੰਦੇ ਨੇ ਕਿ ਕਹਿੰਦੇ ਜੀ ਮੈਨੂੰ ਜਦੋਂ ਤੁਹਾਡੇ ਕੋਲ ਬੈਠੇ ਦੀ ਆਵਾਜ਼ ਸੁਣਦੀ ਆ, ਸਾਹਮਣੇ ਗੁਆਂਢੀ ਨੇ ਗੁਆਂਢੀਆਂ ਨੂੰ ਮੇਰੀ ਆਵਾਜ਼ ਨੀ ਸੁਣਦੀ ਹੈਗੀ, ਪਤਾ ਘਰ ਘਰ ਵਿੱਚ ਮੇਰੀ ਆਪਣੀ ਆਵਾਜ਼ ਗੂੰਜੀ ਜਾਂਦੀ ਆ, ਮੈਂ ਕਮਲਾ ਹੋ ਗਿਆ ਜੀ ਇੱਥੇ ਕਿਤੇ ਕੋਠੇ ਤੇ ਖੜਾ ਹੋ ਕੇ ਉਹਨਾਂ ਨੂੰ ਕਾਲ ਕਰਦਾਂ ਕਦੇ ਮੈਂ ਇੱਥੇ ਨਾਲ ਦੀ ਜਿਹੜੇ ਸਾਡੇ ਗੁਆਂਢੀ ਨੇ ਉਹਨਾਂ ਦੇ ਚੁਬਾਰਿਆਂ ਤੇ ਕੋਠੇ ਚੜ੍ਹ ਚੜ੍ਹ ਕੇ ਗੱਲਾਂ ਕਰਦਾਂ, ਇਹ ਚੰਗੀਆਂ ਗੱਲਾਂ ਨੇ ਜੀ ਤੁਹਾਡੇ ਇੱਥੇ ਤਾਂ ਕਮਰਿਆਂ ਵਿੱਚ ਗੱਲ ਹੀ ਨੀ ਹੁੰਦੀ, ਫਿਰ mobile ਕਾਹਦਾ ਮੈਨੂੰ ਤਾਂ ਇੱਥੇ telephone exchange ਖੋਲਣੀ ਚਾਹੀਦੀ ਸੀ, ਹੈਂ ਤੇ ਭਾਈ ਬੰਦੇ ਦੀ ਗੱਲਬਾਤ ਤਾਂ ਪੂਰੀ ਹੋਣੀ ਚਾਹੀਦੀ ਹੈ ਸਮਝੇ ਹੁਣ ਮੇਰੀ ਤੇ ਪਿ~ ਪਿੱਛਲੇ ਬੀਬੀ ਇਹ ਛੇ ਦਿਨਾਂ ਤੋਂ ਮੈਨੂੰ ਇਹੀ ਦਿੱਕਤ ਆਈ ਜਾਂਦੀ ਪਈ ਹੈ,

ਨਹੀਂ ਤਾਂ ਫਿਰ ਮੈਂ ਤੁਹਾਨੂੰ ਠੀਕ ਆ ਕੇ ਕਰ ਦਊਂਗਾ ਇੱਥੇ ਤੁਹਾਡੇ ਦਫ਼ਤਰ ਦੇ ਵਿੱਚ, ਮੇਰਾ ਨਾਲ ਜਾਂਦੇ ਹੀ ਤੁਹਾਡੇ ਦਫ਼ਤਰ ਦੇ ਰਾਹ ਦੇ ਵਿੱਚ ਹੀ ਮੇਰਾ ਉੱਥੇ ਪੈਂਚਰਾਂ ਦਾ ਦੁਕਾਨ ਆ ਜੀ,